ਜਿਹ੍ੜੇ ਆਨ੍ਲਾਈਨ ਟੇਸਟ ਪਾਸ ਕਰਦੇ ਹਨ ਉਨਾਂ ਨੂਂ ਸਰ੍ਟਿਫ਼ਿਕੇਟ ਵੀ ਦੇਂਦੀ ਹੈ ਵਾਧੂ ਜਾਣ੍ਕਾਰੀ ਲਈ contactspoken tutorialorg ਤੇ ਲਿਖੋ ਸ੍ਪੋਕਨ ਟਿਉਟੋਰਿਅਲ ਪ੍ਰੋਜੇਕਤ ਟਾਕ ਟੂ ਏ ਟੀਚਰ ਪ੍ਰੋਜੇਕਟ ਦਾ ਹਿਸਾ ਹੈ ਇਸ ਪ੍ਰੋਜੇਕਟ ਭਾਰਤ ਸਰ੍ਕਾਰ ਦੇ ਆਈਸੀਟੀ ਅਤੇ ਐਮਐਚਆਰਡੀ ਦੇ ਨੇਸ਼੍ਨਲ ਮਿਸ਼ਨ ਆਨ ਏਜੁਕੇਸ਼ਨ ਪ੍ਰੋਗ੍ਰਾਮ ਤਹਿਤ ਕਂਮ ਕਰ੍ਦਾ ਹੈ ਇਸ ਮਿਸ਼ਨ ਦੀ ਹੋਰ ਜਾਣ੍ਕਾਰੀ spoken tutorialorgnmict ਇੰਟਰੋ ਤੇ ਉਪ੍ਲਬ੍ਧ ਹੈ ਇਸ ਟਿਉਟੋਰਿਅਲ ਵਿੱਚ ਮਹੇਸ਼ ਸੀਲਵੀ ਦੁਆਰਾ ਯੋਗ੍ਦਾਨ ਦਿੱਤਾ ਗਇਆ ਹੈ
ਸ਼ਾਮਿਲ ਹੋਣ ਲਈ ਧੰਨਵਾਦ